ਹਾਂ ਮੈਂ ਪਾਈਆ ਦੱਸ ਰਹੀ ਹਾਂ double ਨੀ ਹੋਗੀ ਮਤਲਬ ਚਾਰ ਗੁਣਾ ਹੋਗੀ ਉਹਦੀ

ਡੇਡ ਗਲਾਸ ਜਿੰਨਾ ਹੀ ਪਾਣੀ ਪਾਲੋ ਦੋ ਗਲਾਸ ਜਿੰਨਾ ਕੜ੍ਹਾਈ ਚ ਵੱਡੇ

ਉਹਦੀ ਨਾ ਮਤਲਬ ਚਾਸਣੀ ਬਣਾਲੋ ਪੱਕਦੀ

ਲਗਾਲੋ ਬੀ ਦੋ ਕਤਾਰਾਂ ਚੜੇ ਜਿਆਦਾ ਨਾ ਚੜੇ ਪੱਤਲ

filing ਹੱਥ ਨਾਲ filing ਕਰ ਲੈਂਨੇ ਆ

ਫ਼ੇਰ ਆਪਾਂ ਜਿਵੇਂ ਹੀ ਉਹਨੂੰ fill ਕੀਤਾ ਹੈਗਾ ਵੀ ਆਪਣਾ ਮਤਲਬ ਪੱਤ ਚੱਲ ਰਹੀ ਹੈਗੀ ਆ ਤਾਂ

ਠੀਕ ਏ ਜੀ ਪੱਤ ਚੜਨ ਤੋਂ ਬਾਅਦ ਉਹ ਕੜਾਹੀ ਨੂੰ ਆਪਣਾ ਗੈਸ ਤੋਂ ਨੀਚੇ ਤੋਂ ਉਤਾਰ ਲੋ ਵੱਡਾ ਕੜਾਹਾ

ਆਟਾ ਭੁੰਨ ਕੇ ਰੱਖਿਆ ਹੋਇਆ ਨਾ ਉਹਨੂੰ ਛਾਣਨੀ ਨਾਲ ਛਾਣਨਾ ਵੀ

ਤਾਂ ਕਈ ਵਾਰ ਨਾ ਆਟਾ ਮਾੜਾ ਮੋਟਾ ਕਾਲ ਕੁਲਾ ਜਾ ਹੋ ਜਾਂਦਾ ਵਿੱਚੋ ਤਾਂਕਿ ਉਹ

ਜਦੋਂ ਆਪਾਂ ਆਟੇ ਨੂੰ ਭੁੰਨ ਲਵਾਂਗੇ ਉਹਤੋਂ ਬਾਅਦ

ਉਹਦੀਆਂ ਗੱਠਾ ਜਿਹੀਆਂ ਜੀ ਣੀ ਰਹਿਣਗੀਆਂ ਉਹ ਛਾਨਿਆ ਜਾਉਗਾ

ਛਾਣਨਾ ਹਾਂ ਉਹ ਛਾਣਨਾ ਆਪਾਂ ਹਾਂ ਹਾਂ ਆਪਾਂ ਛਾਣਨਾ

ਜੋ ਉਹਦੇ ਚੋਂ material ਗੰਦ ਮੰਦ ਨਿਕਲੁਗਾ ਉਹ ਆਪਾਂ waste ਕੇ ਦੇਣਾ ਹੈਗਾ

ਨਾਲ ਛਾਣ ਸਕਦੇ ਹਾਂ ਜਾਂ ਕੱਪੜੇ ਦੇ ਨਾਲ ਵੀ ਛਾਣ ਸਕਦੇ ਹਾਂ ਨਹੀਂ ਛਾਣਨੀ ਨਾਲ ਜਿਵੇਂ ਆਟਾ ਛਾਣਨੀ ਹੁੰਦੀ ਹੈ ਨਾ ਉਹਦੇ ਨਾਲ

ਚਾਸਨੀ ਦੇ ਵਿੱਚ ਨਾ ਉਹ ਆਟਾ ਪਾਦੋ

ਤੇ ਉਹਦੇ ਜਿਵੇਂ ਤੁਸੀਂ ਪੁੱਛਿਆ ਸੀ ਕੀ dry fruit ਉਹ dry fruit ਵੀ mix ਕਰਦੋ ਬਦਾਮ ਕਾਜੂ ਦਾਖਾਂ ਜੋ ਵੀ ਤੁਹਾਨੂੰ ਵਧੀਆ ਲੱਗਦਾ ਹੁਣ ਕਈ ਹੁੰਦੇ ਨੇ ਵੀ ਜਿਹਨਾ ਦੀ ਵੀ ਖਾਣ ਦਾ ਪਤਾ ਹੈਗਾ ਵੀ ਅਸੀਂ ਖਾਣਾ ਹੈਗਾ but

dry fruit ਆਪਾਂ ਨਹੀਂ afford ਕਰ ਪਾ ਰਹੇ

ਜਿਵੇਂ ਅਹ ਕਹਿਲੋ ਅਹ

ਚਿੰਨੀ ਵਗੈਰਾ ਦਾ ਇਸਤੇਮਾਲ ਕਰ

ਦੇਖੋ ਮੇਰੇ ਹਿਸਾਬ ਨਾਲ ਜੇ ਗੁੜ ਦੀ ਬਣਾਈ ਜਾਣ ਤਾਂ ਉਹਦਾ ਇੱਕ ਹੀ benefit ਆ ਕੇ ਗੁੜ ਆਪਾਂ ਨੂੰ ਨੁਕਸਾਨ ਨੀ ਕਰਦਾ ਤੇ ਅੱਜਕਲ ਆਪਾਂ ਆਪਾਂ ਨੂੰ ਪਤਾ ਵੀ ਹਰ ਘਰ ਵਿੱਚ sugar ਦਾ ਮਰੀਜ਼ ਕੋਈ ਨਾ ਕੋਈ ਹੁੰਦਾ

sugar ਵਾਲੇ ਨੂੰ ਜਿਵੇਂ ਆਪਾਂ ਕਹਿੰਦੇ ਹਾਂ ਗੁੜ ਸ਼ੱਕਰ ਥੋੜੀ ਬਹੁਤੀ ਲੈ ਲਵੇ ਉਹ ਚਿੰਨੀ ਜਿਹੜੀ

ਉਹਨੂੰ ਵੀ ਖਰਾਬ ਕਰੂਗੀ ਹਨਾ

ਜਿਆਦਾ ਤਰ ਕੋਸ਼ਿਸ਼ ਕਰੋ ਕੇ ਗੁੜ ਦਾ ਇਸਤੇਮਾਲ ਕਰੋ ਬਾਕੀ ਤਾਂ ਚਿੰਨੀ ਦੀ ਚਾਸ਼ਨੀ ਬਣਾ ਲੋ ਉਹ ਤਾਂ

ਜਲਦੀ ਘੁਲ ਜੁਗੀ ਗੁੜ ਨੂੰ ਥੋੜਾ time ਲੱਗੂਗਾ ਘੁਲਣ ਲੱਗੇ ਤਾਂ ਬੱਸ ਜਿਹੜੀ ਉਹ ਆਪਾਂ material ਇੱਕਠਾ ਕੀਤਾ ਨਾ ਫੇਰ ਉਹਨੂੰ

ਸਾਰਾ ਦੋ ਤਿੰਨ ਹੱਥਾਂ ਨਾਲ ਮਤਲਬ ਦੋ ਤਿੰਨ ਰਲ ਕੇ ਨਾ ਮਤਲਬ ਫਟਾ ਫਟ ਰਲਾ ਲੋ ਗਰਮ ਗਰਮ ਨੂੰ

ਦੋ ਤਿੰਨ ਜਾਣੇ ਫਟਾ ਫਟ ਬੈਠ ਕੇ ਕਿਉਂਕਿ ਗਰਮ ਗਰਮ ਹੀ ਵੱਟੇ ਜਾਣਗੀਆਂ ਨਹੀਂ ਤਾਂ

ਨਹੀਂ ਨਹੀਂ ਫ਼ੇਰ ਨੀ ਕੱਠੀਆਂ ਹੁੰਦੀਆਂ ਇਹਨਾ ਨੂੰ ਤੇ ਥਾਲ ਥੂਲ ਜੋ ਵੀ ਲੱਭਦਾ ਉਹਨਾ ਵਿੱਚ ਆਪਣਾ ਫਟਾ ਫਟ ਵੱਟ ਕੇ ਰੱਖੀ ਜੋ

ਦਸ ਕ ਮਿੰਟ ਏ ਬਾਅਦ ਆਪਣਾ ਸ਼ੁਰੂ ਕਰਦੋ ਖਾਣਾ ਕੋਈ ਉ ਨਹੀਂ

ਰਹਿੰਦਾ ਹੈਗਾ ਆਪਣੀ back ਚ ਦਰਦ ਰਹਿੰਦਾ ਹੈਗਾ back ਚ ਤਾਂ ਜਿਹੜਾ ਮੇਥਾ ਹੈਗਾ ਵੇਸੇ ਵੀ ਇਹ ਲਾਹੇਵੰਦ ਹੈਗਾ ਫਾਇਦੇਮੰਦ

ਇਹ weight lose ਵੀ ਕਰਦਾ ਮੇਥੀ ਦੀ ਪਿੰਨੀ

ਬਿਲਕੁਲ ਬਿਲਕੁਲ ਕਰਦਾ ਹਾਂਜੀ ਮਤਲਬ ਉਹਦਾ side effect ਕੋਈ ਨੀ ਹੈਗਾ ਜਿਵੇਂ ਕਹਿ ਦੇਣ ਨਾ ਪੰਜੀਰੀ BP ਆਲਿਆਂ ਵਾਸਤੇ ਹਨਾ

effect ਨੀ ਹੈਗਾ ਇਹਦੇ ਨਾਲ ਤਾਂ ਬਾਕੀ problems ਦੂਰ ਹੁੰਦੀਆਂ ਨੇ

ਘਰ ਚ ਬੱਚੇ ਹੋਣ ਬੱਚੇ ਕੜਵਾ ਨਹੀਂ ਖਾਂਦੇ ਹੈਗੇ

ਮਿੱਠਾ ਆਪਣਾ normal quantity ਦੇ ਵਿੱਚ ਰੱਖਦੇ ਨੇ

ਬਾਕੀ ਚੀਜ਼ਾਂ ਆਪਾਂ normal ਰੱਖਣੀਆਂ ਨੇ ਤੇ ਮੇਥਾ ਥੋੜਾ

ਜਿਆਦਾ ਪਾਦੋ ਬੱਸ ਜੇ ਆਪਾਂ ਕੜਵਾ ਪਸੰਦ ਕਰਦੇ ਹਾਂ ਤਾਂ

sugar ਦੇ patient ਆ ਉਹ ਫ਼ੇਰ ਮਤਲਬ ਥੋੜਾ ਕੜਵਾ ਰੱਖ ਕੇ ਬਣਾ ਕੇ ਖਾ

ਹਾਂ ਹਾਂ ਇੱਕ ਅੱਧੀ ਤਾਂ ਹੁਣ ਆਪਾਂ ਹਾਂਜੀ ਸਰਦੀ ਚ ਆਪਾਂ ਲੈ ਸਕਦੇ ਹੈਗਾ ਹਾਂ ਇਹਦੇ ਨਾਲ ਠੰਡ

ਘੱਟ ਲੱਗਦੀ ਹੈ ਇਹ ਵੀ ਹੈ ਇਹਦਾ benefit ਹਾਂਜੀ

ਇੱਕ ਨਾ ਮੈਂ ਸੁਣਿਆ ਸੀ ਵੀ ਤੁਸੀਂ ਜਿਹੜੀ ਲੱਸੀ ਵਾਲੀ ਕੜ੍ਹੀ ਬਣਾਉਣੇ ਹੋ ਉਹ ਬਹੁਤ ਸਵਾਦ ਬਣਾਉਂਦੇ ਹੋ

ਮੈਂ ਵੀ ਹੈਗੀ ਆਂ ਪਰ ਮੇਰੀ proper ਉਸ ਤਰੀਕੇ ਦੇ ਨਾਲ ਨਾ taste

ਪਤਾ ਨੀ ਕੱਚੀ ਪੱਕੀ ਦਾ ਕਿਆ ਹਿਸਾਬ ਹੈ ਮਾੜਾ ਜਾ ਦੱਸੋਗੇ ਮੈਨੂੰ ਹਾਂਜੀ ਮੈਂ ਦੱਸ ਦੀ ਆ ਤੁਹਾਨੂੰ

ਆਪਾਂ ਨੇ ਇੱਕ ਬਰਤਨ ਲੈਣਾ ਜਿਹੜੇ ਵਿੱਚ ਆਪਾਂ ਨੇ ਕੜ੍ਹੀ ਬਣਾਉਣੀ ਹੈ ਉਸ ਤੋਂ

ਜਿਵੇਂ ਆਪਾਂ ਤੜਕਾ ਵਗੈਰਾ ਤਿਆਰ ਕਰਦੇ ਹਾਂ ਪਿਆਜ ਹੋਗਿਆ ਅਧਰਕ ਹੋਗਿਆ ਲਸਣ ਹੋਗਿਆ ਇਹਨਾ ਨੂੰ ਪਿਸ ਕੱਟ ਲੈਣਾ

ਆਪਾਂ ਨੇ ਲੰਬੇ ਰੂਪ ਚ ਕੱਟਣਾ ਲੰਬਾ ਲੰਬਾ ਥੋੜਾ ਤਾਂ ਕਿ

ਆਪਾਂ ਖਾਈਏ ਤਾਂ ਉਹਦਾ ਅੱਛਾ ਸਵਾਦ ਆਵੇ flavor ਆਵੇ

ਆਪਾਂ ਸਭ ਤੋਂ ਪਹਿਲਾਂ ਜਦੋਂ ਥੋੜਾ ਜਾ ਗਰਮ ਹੋਣ ਲੱਗ ਗਿਆ ਉਹਦੇ ਵਿੱਚ ਮੇਥੇ ਪਾ

ਸੁੱਕੇ ਵਾਲੇ ਮੇਥੇ ਵਿੱਚ ਹੀ ਸੁੱਕੇ ਮੇਥੇ ਚ ਈ ਅਸੀਂ ਸੁੱਕੇ ਮੇਥੇ ਪਾਉਣੇ ਹਾਂ ਪੱਤੀ ਵੀ ਪਾ ਸਕਦੇ ਹਾਂ ਕੜ੍ਹੀ ਪੱਤਾ ਵੀ ਪਾ ਸਕਦੇ ਹਾਂ ਆਪਾਂ

ਮੇਵੇ available ਨੇ ਤਾਂ ਆਪਾਂ ਪਾ ਸਕਦੇ ਹਾਂ

ਕਿੰਨੀ ਕ ਕਿੰਨੇ ਕ ਪਹਿਣਗੇ ਵੀ ਇਹਦੇ ਪੱਤੇ idea ਬੱਸ ਹਾਂ ਅਗਰ ਕੜ੍ਹੀ ਤੁਹਾਡੀ ਪੂਰੀ family ਲਈ ਹੈ ਤਾਂ half